ਕੀ ਕਰਾਂ ਅੱਗੇ graduation ਕਰਾਂ B tech ਕਰਾਂ ਕੁਛ ਨੀ ਸਮਝ ਆ ਰਿਹਾ ਹੈਗਾ, ਤੇ ਯਾਰ ਮੈਂ ਸੋਚਦੀ ਪਈ ਹੈਗੀ ਹਾਂ ਕਿ ਮੈਂ ਵੀ ਯਾਰ ਬਾਹਰ ਜਾਣ ਦਾ plan ਕਰ ਲਵਾਂ ਤੂੰ, ਤੂੰ ਮੈਨੂੰ ਦੱਸ ਕਿ ਇਹ ਗੱਲ ਸਹੀ ਹੈ ਕਿ ਨਹੀਂ,

ਉਹ ਕਿਵੇਂ ਯਾਰ, ਮੈਨੂੰ ਤਾਂ ਕੋਈ guidance ਹੀ ਹੈ ਨੀ ਹੈ, ਮੈਨੂੰ ਇਸ ਬਾਰੇ ਕੋਈ knowledge ਹੀ ਨੀ ਹੈਗੀ, ਤੇ ਮੈਂ ਕਿਵੇਂ ਕਰ ਲਵਾਂ ਹੋਰ ਹਮ

ਉਹ ਕਿਵੇਂ ਯਾਰ ਮੈਨੂੰ ਦੱਸ ਦੇ, ਮੈਂ ਦੇਖਦੀ ਹਾਂ ਉਹਨਾਂ ਨਾਲ ਗੱਲ ਕਰਕੇ, ਪਰ ਯਾਰ ਮੇਰੀ ਗੱਲ ਸੁਣ, ਕਿੱਥੇ ਅੱਜ ਕੱਲ੍ਹ ਇਹ ਰਿਸ਼ਤੇਦਾਰ ਕੋਈ ਕਿਸੇ ਦੀ ਬਾਂਹ ਫੜਦਾ ਹੈ, ਤੂੰ ਦੱਸ ਹਾਂ,

ਆਹੀ ਤੇ ਗੱਲ ਹੈ ਨਾ ਤੈਨੂੰ ਪਤਾ ਹੀ ਹੈ ਕਿ ਜਿਹੜੇ ਯਾਰ ਜਿਹੜੇ ਆਪਣੇ ਹੁੰਦੇ ਆ ਨਾ ਉਹ ਜ਼ਿਆਦਾ ਇਸ ਗੱਲ ਦੀ jealous feel ਕਰਦੇ ਹੈਗੇ ਆ, ਤੂੰ ਦੇਖ ਨਾ ਹੁਣ ਦੇਖ ਮੇਰੇ, ਮੇਰੇ ਜਿਹੜੇ cousin ਵੀ ਹੈਗੇ ਆ ਨਾ ਉਹ ਤੈਨੂੰ ਪਤਾ ਹੈਗਾ ਕਿ ਉਹ ਬਾਹਰ ਰਹਿੰਦੇ ਹੈਗੇ ਆ, ਉਹਨਾਂ ਨੂੰ ਵੀ ਕਾਫ਼ੀ ਸਾਰੀ knowledge ਹੈ, ਪੁੱਛਣ ਨੂੰ ਯਾਰ ਉਹਨਾਂ ਨੂੰ ਵੀ ਪੁੱਛ ਲੈਂਦੀ ਪਰ ਤੈਨੂੰ ਪਤਾ ਮੈਂ ਹਾਲੇ ਤੱਕ confuse ਅਹ confused ਹੋਈ ਪਈ ਹਾਂ but ਇਹ ਆ ਮੈਂ ਗੱਲ ਨੀ ਕੀਤੀ ਹੈਗੀ ਕਿਸੇ ਨਾਲ ਵੀ ਹਨਾ ਕਿਉਂਕਿ ਮੈਨੂੰ ਪਤਾ ਸੀ ਯਾਰ ਕੰਮ ਮੈਂ ਕਰਾਂ ਚਾਹੇ ਨਾ ਨਾ ਕਰਾਂ, ਉਹਨਾਂ ਨੇ ਤਾਂ ਪਹਿਲਾਂ ਹੀ jealous ਹੋਣ ਲੱਗ ਪੈਣੀ ਹੈਗੀ ਆ, ਮੈਂ ਕਹਿਨੀ ਹਾਂ ਕੋਈ ਚਾਹੁੰਦਾ ਥੋੜ੍ਹੀ ਆ, ਕਿ ਕੋਈ ਅੱਗੇ ਵਧੇ ਮੈਂ ਕਿਹਾ ਉਹਨਾਂ ਨੇ ਤੇ ਮੈਨੂੰ ਹੋਰ ਬਹਾਨੇ ਸੁਣਾ ਦੇਣੇ ਆਂ ਨਾ ਨਾ ਨਾ ਨਾ ਇੱਥੇ ਆਇਓ ਹਨਾ ਇੱਥੇ ਖ਼ਰਚੇ ਬੜੇ ਇੱਥੇ ਏਦਾਂ ਬੜਾ ਇੱਥੇ ਓਦਾਂ ਬੜਾ ਹੈ ਮੈਂ ਕਿਹਾ ਇਸ ਲਈ ਮੈਂ ਹਾਲੇ ਗੱਲ ਹੀ ਨੀ ਕਰਨੀ ਹੈਗੀ। ਯਾਰ ਹਾਲੇ ਤੇ ਮੈਂ plus two ਕੀਤੀ ਹੈ। ਤੂੰ ਪਾਗਲ ਹੋ ਗਈ ਤੂੰ ਤੇ ਇੰਨਾ ਵੀ ਭੁੱਲ ਗਈ ਹੈ ਯਾਰ, ਹੱਦ ਹੈ। ਤੇ ਯਾਰ ਕੀ ਕਰਾਂ ਤੈਨੂੰ ਪਤਾ ਹੀ ਹੈ ਕਿ COVID ਦੇ ਚੱਕਰ ਦੇ ਕਾਰਨ ਤੈਨੂੰ ਪਤਾ ਮੇਰਾ drop ਹੋ ਗਿਆ ਹੈ ਠੀਕ ਹੈ ਮੇਰਾ ਤਾਂ ਮੈਂ ਉਦੋਂ ਤੈਨੂੰ ਪਤਾ college ਵਿੱਚ admission ਲੈ ਤੇ ਲਈ ਸੀਗੀ graduation ਵਿੱਚ, ਤੈਨੂੰ ਪਤਾ ਨੀ ਉਦੋਂ ਯਾਰ ਮੇਰਾ phone ਖ਼ਰਾਬ ਹੋ ਗਿਆ ਸੀਗਾ ਮੇਰੇ ਤੋਂ classes ਨਹੀਂ attend ਹੋਈਆਂ ਤੈਨੂੰ ਸਾਰੀ ਕਹਾਣੀ ਦੱਸੀ ਵੀ ਸੀ ਯਾਰ, ਤੂੰ ਪਤਾ ਨੀ ਕੀ ਕਰਦੀ ਹੈਂ, ਭੁੱਲ ਜਾਨੀ ਹੈਂ।

ਯਾਰ ਤੈਨੂੰ ਪਤਾ ਹੈ network problem ਵੀ ਬੜੀ ਹੈਗੀ ਆ ਸਾਡੇ ਘਰੇ ਇੱਕ, ਕਰਾਂ ਕੀ ਮੈਂ।

ਫਿਰ ਯਾਰ ਕੀ ਕਰਾਂ ਮੈਂ ਚੱਲ ਮੈਂ ਥੋੜ੍ਹੇ ਬਹੁਤੇ ਯਾਰ ਤੈਨੂੰ ਪਤਾ loan ਲਾਨ ਵੀ ਚੁੱਕ ਲਵਾਂਗੀ ਪਹਿਲਾਂ ਮੈਨੂੰ ਨਾ study ਦਾ process ਦੱਸ ਯਾਰ ਮੈਂ ਕੀ ਕਰਾਂ, ਕਿਵੇਂ ਕਰਨਾ ਚਾਹੀਦਾ ਤੈਨੂੰ ਪਤਾ ਹੀ ਹੈ ਕਿ ਮੈਂ ਪੰਜਾਬ board ਪੜ੍ਹੀ ਹਾਂ, ਹਨਾ ਮੈਂ ਤੇ ਤੂੰ ਪੰਜਾਬ board ਪੜ੍ਹੇ ਹਾਂ, ਪਰ ਯਾਰ ਤੂੰ ਆਪਣਾ level ਕਾਫ਼ੀ english ਦੇ ਵਿੱਚ ਸਹੀ ਕਰ ਲਿਆ ਹੋਇਆ ਤੇ ਮੈਂ ਹਾਲੇ ਉੱਥੇ ਦੀ ਉੱਥੇ ਹਾਂ।

ਹਮ ਹਮ

ਉਹ ਕਿਵੇਂ ਯਾਰ, ਉਹਦੇ ਲਈ ਤੇ ਮੈਨੂੰ ਫਿਰ ਉਹੀਓ ਸਿਰ ਖਪਾਈ ਰਹਿਣੀ ਹੈਗੀ ਹੈ, ਫਿਰ ਕਿਉਂ college ਵਾਲਿਆਂ ਨਾਲ ਵੀ ਜਾ ਕੇ ਗੱਲ ਕਰਨੀ ਪੈਣੀ ਆਂ,

ਅੱਛਾ ਅੱਛਾ ਏਦਾਂ ਵੀ ਹੋ ਸਕਦਾ ਹੈ ਕਿ work experience ਵਧਾ ਸਕਦੇ ਹਾਂ ਆਪਾਂ ਕਿ ਆਪਾਂ ਆਹ ਕੰਮ ਕੀਤਾ ਹੋਇਆ ਜਾਂ ਕਿੱਦਾਂ ਵੀ।

ਹਮ ਹਮ

ਹਾਂ ਯਾਰ ਇਹ ਤੇ ਗੱਲ ਹੈ ਹਮ

ਹਮ ਤੇ ਅਗਰ ਅੱਛਾ ਅੱਛਾ, ਯਾਰ ਮੈਂ ਨਾ ਤੈਨੂੰ ਪੁੱਛਣ ਲੱਗੀ ਸੀਗੀ, ਜਿੱਦਾਂ ਨਾ ਮੈਂ ਨਾ ਸੁਣਿਆ ਕਿ ਜਿੱਦਾਂ ਤੂੰ ਮੈਨੂੰ ਦੱਸਿਆ ਹੈ ਨਾ ਕਿ ਤੂੰ ਕਿਸੇ ਦੇ ਮਤਲਬ ਕਿ ਏਦਾਂ ਗ਼ਲਤ ਦੇ ਹੱਥ ਨਾ ਚੜ੍ਹੀ ਤੇ ਯਾਰ ਮੈਂ ਦੇਖਿਆ ਹੈਗਾ ਹੈ,

ਹੁਣ ਦੇਖ ਡੈਡੀ ਦੀ ਮੈਂ loan ਲੂਨ ਲਿਖਵਾ ਕੇ ਚਲੇ ਜਾਵਾਂ ਹਨਾ, ਪੈਸਾ ਵੀ ਇੰਨਾ ਚੁੱਕ ਲਵਾਂ ਜੇ ਮੈਨੂੰ ਜੇ ਕੋਈ ਏਦਾਂ ਦਾ ਕੰਮ ਹੋ ਜਾਵੇ ਤਾਂ ਯਾਰ ਮੈਂ ਤੇ ਦੱਸ ਨਾ ਮੈਂ ਘਰ ਵੀ ਕਹਿਣਾ ਹੈਗਾ ਆ, ਹਨਾ ਕਿ ਨਹੀਂ ਮੈਨੂੰ ਘਰਦਿਆਂ ਕੋਲ ਵੀ ਘਰਦਿਆਂ ਦੀ ਨਜ਼ਰਾਂ ਵਿੱਚ ਵੀ ਬੁਰੀ ਬਣਨਾ ਹੈਗਾ ਆ, ਤੇ ਯਾਰ ਤੈਨੂੰ ਪਤਾ ਹੀ ਹੈ ਕਿ ਵੀ ਹੁਣ ਪੈਸਾ ਵੀ ਹੈ ਤੇ ਉਹ ਵੀ ਕਿੰਨੀ ਮਿਹਨਤ ਨਾਲ ਮਤਲਬ ਕਿ ਮਿਲਦਾ ਹੈਗਾ ਆ, ਹੈ ਕਿ ਨਹੀਂ ਹੁਣ ਇੰਨੇ ਦਿਨਾਂ ਦੀ ਇੰਨੇ time ਦੀ ਜਿਹੜੀ ਆ ਬਾਪੂ ਹੋਣਾ ਦੀ ਪੈਲੀ ਮੈਂ ਏਦਾਂ ਥੋੜ੍ਹੀ ਕਰਵਾ ਸਕਦੀ ਹੈਗੀ ਹਾਂ, ਉਸ ਉਸ ਚੱਕਰ ਵਿੱਚ ਯਾਰ ਮੈਨੂੰ ਕੁਛ suggest ਕਰ ਹਾਂ।

ਹਾਂ ਯਾਰ ਇਹ ਤਾਂ ਗੱਲ ਤੇਰੀ ਬਿਲਕੁਲ ਸਹੀ ਹੈਗੀ ਆ ਫਿਰ ਯਾਰ ਮੇਰੀ ਗੱਲ ਸੁਣ, ਜਿੱਦਾਂ ਹੁਣ ਮੈਂ IELTS ਕਰਾਂਗੀ, ਠੀਕ ਹੈ, ਤੇ ਜਦੋਂ ਮੇਰਾ test ਹੋਏਗਾ ਤੇ ਯਾਰ ਉਹ ਕਿੱਦਾਂ ਦਾ ਮਤਲਬ ਕਿ ਮਤਲਬ ਕਿ paper ਹੁੰਦਾ ਹੈ ਮੈਂ ਮਤਲਬ ਕਿ ਕੌਣ ਪੁੱਛਦਾ ਆ, ਕਿੱਦਾਂ ਪੁੱਛਦਾ ਆ ਕਿਸ ਕਿਸ ਚੀਜ਼ ਬਾਰੇ? ਪਾਗਲ ਹੈ ਤੂੰ ਮੈਂ ਯਾਰ ਤੈਨੂੰ, ਮੈਂ ਤੈਨੂੰ ਤਾਂ ਪੁੱਛ ਰਹੀ ਹੈਗੀ ਹਾਂ ਕਿ ਦੇਖ ਤੂੰ ਮਤਲਬ ਕਿ ਗਈ ਹੋਈ ਆਂ ਤੈਨੂੰ ਸਾਰਾ experience ਹੈਗਾ ਆ ਹਨਾ ਕਿ ਤੂੰ ਕਿੱਦਾਂ ਕਿੱਦਾਂ test clear ਕੀਤਾ ਆ ਜਾਂ ਕਿੱਦਾਂ ਕਿੱਦਾਂ ਵੀ ਹੈਗਾ ਤੇ ਤੂੰ ਮੈਨੂੰ, ਦੱਸ ਨਾ ਕਿ ਕੀ ਪੁੱਛਦੇ ਆ ਹਨਾ, ਕਿੱਦਾਂ ਦਾ ਬੰਦਾ ਹੁੰਦਾ ਹੈ, ਤੇ ਕਿੱਦਾਂ ਦਾ ਮਾਹੌਲ ਹੁੰਦਾ ਯਾਰ।

ਹਮ ਹਮ ਹਮ

ਹਮ ਹਮ ਠੀਕ ਆ

Okay ਕਹਿਣ ਦਾ ਮਤਲਬ ਹੈਗਾ ਤੇ ਦੇਖ ਮੈਂ ਪਤਾ ਕੀ ਅਹ ਮਤਲਬ ਕਿ ਜੋ ਉਹਨਾਂ ਨੇ ਸਾਨੂੰ ਉਹ ਸੁਣਾਉਣਾ ਹੈ ਜਿੱਦਾਂ ਮਤਲਬ ਕਿ ਜਿੱਦਾਂ ਆਪਾਂ passage ਕਰਦੇ ਹੁੰਦੇ ਸੀ ਹਨਾ passage ਵਾਲੇ paragraph ਵਾਲੇ question ਜਿੱਦਾਂ ਆਪਾਂ ਕਰਦੇ ਹੁੰਦੇ ਸੀ, ਕੋਈ paragraph ਹੋਏਗਾ ਹਨਾ ਉਹ ਉਹਨਾਂ ਨੇ ਮਤਲਬ ਕਿ ਲਗਾ ਦੇਣਾ ਆਂ ਸਾਨੂੰ audio ਦੇ ਵਿੱਚ ਲਗਾ ਦੇਣਾ ਉਹਨੂੰ ਆਪਾਂ ਸੁਣਨਾ ਤੇ ਉਹਦੇ ਜਿਹੜੇ ਹੈਗੇ ਆ ਉਹ paper ਤੇ question answer ਜਿੱਦਾਂ ਕਿ ਆਉਣੇ ਹੈਗੇ ਆ ਤੇ ਫਿਰ ਆਪਾਂ ਉਹ fill ਕ~ ਵਗ਼ੈਰਾ ਕਰਨੇ ਆਂ, ਏਦਾਂ ਹੁੰਦਾ ਹੈ? Okay ਚੱਲ ਠੀਕ ਹੈ, ਕੋਈ ਜ਼ਿਆਦਾ ਔਖੀ ਗੱਲ ਨਹੀਂ ਹੈਗੀ, ਤੇ ਮੈਂ ਪਤਾ ਕੀ ਸੋਚਦੀ ਪਈ, ਮੈਂ ਕਿਹਾ ਯਾਰ ਪਤਾ ਨੀ ਮੈਂ ਦੇਖਦੀ ਸੀਗੀ ਕਿ ਮੈਂ ਜਦੋਂ ਆਪਾਂ ਪਹਿਲੇ ਉੱਥੇ ਨਾ ਮੈਂ ਆਪਣੀ ਉਹਦੀ friend ਕੋਲੋਂ ਸੁਣਿਆ, ਉਹਨੇ ਨਾ ਆਪਣੇ center ਦੀ video ਬਣਾਈ ਹੋਈ ਸੀ ਮੈਂ ਕਿਹਾ ਯਾਰ ਇਹ ਤੂੰ ਮਤਲਬ ਕਿ ਕੀ ਕਰਦੀ ਹੁੰਦੀ ਹੈਗੀ ਹੈਂ ਹਨਾ ਤੂੰ earphone ਲਾ ਕੇ ਕੀ ਸੁਣਦੇ ਹੁੰਦੇ ਤੁਹਾਨੂੰ ਕੀ ਸੁਣਦਾ, ਮੈਂ ਪਤਾ ਕੀ ਸੋਚਦੀ ਹਾਂ ਮੈਂ ਕਿਹਾ ਪਤਾ ਨੀ ਕਿੰਨਾ ਕੁ tough ਕੋਈ audio ਹੁੰਦਾ ਹੋਣਾ ਜਿਹੜਾ ਪੂਰਾ ਸੁਣਾ ਦਿੰਦੇ ਆ ਤੇ ਯਾਰ ਮੈਂ ਕਿਹਾ ਬੱਚੇ ਕਿੱਦਾਂ clear ਕਰਦੇ ਹੋਣਗੇ, ਕੀ ਕਰਦੇ ਹੋਣਗੇ ਹਨਾ ਸਮਝ ਨੀ ਸੀ ਆਉਂਦਾ, ਚੰਗਾ ਹੋਇਆ ਯਾਰ ਤੂੰ ਮੈਨੂੰ ਦੱਸ ਦਿੱਤਾ ਆ।

Okay ਏਦਾਂ ਹੁੰਦਾ ਸਾਰਾ process ਇਹਦਾ?

ਤੂੰ ਹੁਣ ਦੇਖ ਮੈਂ ਤੇ ਮੈਂ ਇਹੀ ਭੁਲੇਖੇ ਵਿੱਚ ਸੀਗੀ ਕਿ ਤੂੰ ਚਲੇ ਗਈ ਹੋਈ ਹੈ, ਜੇ ਤੂੰ ਇੱਥੇ ਹੀ ਹੈ ਨਾ ਤਾਂ ਤੂੰ ਯਾਰ please ਮੇਰੇ ਲਈ ਇੱਕ ਦਿਨ ਲਈ ਛੁੱਟੀ ਕਰ ਲੈ ਤੇ ਯਾਰ ਆਪਾਂ ਦੋ ਤਿੰਨ center ਹੋ ਕੇ ਆਉਂਦੇ ਹਾਂ, ਜਿੱਧਰ better ਲੱਗੇਗਾ, ਦੇਖ ਨਾ ਤੈਨੂੰ ਤੇ experience ਹੈ, ਤੈਨੂੰ ਸਭ ਪਤਾ ਹੈ ਤੇ ਤੂੰ ਮੈਨੂੰ please Grammar ਲਈ ਕਿਤੇ ਸ~ ਪਹਿਲੇ ਉਹਦੀ spoken ਦੀ ਜਿਹੜੀ ਹੈ ਮੈਨੂੰ class ਦਵਾ ਦੇ admission ਮੇਰੇ ਨਾਲ ਹੋ ਕੇ ਯਾਰ ਮੇਰੇ ਨਾਲ ਚੱਲ ਪੈ,

Hello

Hello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 ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ। ਸਾਡਾ ਵੀ ਬਹੁਤ ਵਧੀਆ ਜੀ। ਮੈਨੂੰ ਨਾ ਤੁਹਾਡੇ ਕੋਲੋਂ ਥੋੜ੍ਹੀ ਜਿਹੀ ਜਾਣਕਾਰੀ ਚਾਹੀਦੀ ਸੀ, ਮੈਂ ਨਾ ਇਸ weekend ਥੋੜ੍ਹਾ ਘੁੰਮਣ ਜਾਣਾ ਹੈ, ਤੁਸੀਂ ਮੈਨੂੰ ਦੱਸ ਸਕਦੇ ਹੋ ਵੀ weekend ਵਿੱਚ ਅਸੀਂ ਕਿਹੜੀਆਂ ਕਿਹੜੀਆਂ ਜਗ੍ਹਾਵਾਂ best ਰਹਿਣਗੀਆਂ ਘੁੰਮਣ ਲਈ? ਬਿਲਕੁਲ ਜੀ ਤੁਹਾਨੂੰ ਮੈਂ ਦੱਸਦਾਂ ਹਾਂ weekend ਵਿਚ ਸਭ ਤੋਂ ਵਧੀਆ ਥਾਵਾਂ ਕਿਹੜੀਆਂ ਹਨ ਪਰ ਜੇਕਰ ਤੁਸੀਂ ਕੋਈ ਅਜਿਹਾ ਵਿਅਕਤੀ ਹੋ, ਜੋ ਦੂਰ ਦੁਰਾਡੇ ਸਥਾਨਾਂ ਦੀ ਯਾਤਰਾ ਕਰਨਾ ਪਸੰਦ ਕਰਦੇ ਹੋ, ਤਾਂ ਕੁਛ ਵਧੀਆ ਵਿਕਲਪ ਵੀ ਹਨ, ਸਭ ਤੋਂ ਪ੍ਰਸਿੱਧ weekend ਸਥਾਨ ਧਰਮਸ਼ਾਲਾ, ਮਨਾਲੀ, ਆਗਰਾ, ਕਸ਼ੋਲੀ, ਨੈਣੀਤਾਲ, ਦਹਿਰਾਦੂਨ, ਗੋਆ, ਨਾਸਿਕ, ਹੰਪੀ ਹਨ। Okay ਭਾਰਤ ਦੇ ਵਿੱਚ ਇਹੋ ਜਿਹੀ ਕਿਹੜੇ ਸ਼ਹਿਰ ਹਨ, ਦੋ ਕੋਈ ਜਿਹੜੇ ਕਿ ਸਭ ਤੋਂ ਮਹਿੰਗੇ ਹਨ? ਭਾਰਤ ਦੇ ਵਿੱਚ ਦੋ ਸ਼ਹਿਰ ਜਿਹੜੇ ਮਹਿੰਗੇ ਹਨ, ਤੁਸੀਂ ਇਹ ਜਾਣਨਾ ਚਾਹੁੰਦੇ ਹੋ, ਭਾਰਤ ਦੇ ਵਿੱਚ ਸਭ ਤੋਂ ਪਹਿਲਾ ਤਾਂ ਮੁੰਬਈ ਸ਼ਹਿਰ ਰਹਿਣ ਦੀ ਲਾਗਤ ਤੇ ਰਿਹਾਇਸ ਦੀ ਲਾਗਤ ਦੋਹਾਂ ਲਿਹਾਇਜ ਤੋਂ ਸਭ ਤੋਂ ਮਹਿੰਗਾ ਸ਼ਹਿਰ ਹੈ। ਇਸ ਤੋਂ ਬਾਅਦ ਨਵੀਂ ਦਿੱਲੀ, ਚੇਨੰਈ, ਬੈਂਗਲੋਰ ਅਤੇ ਹੈਦਰਾਬਾਦ, ਦੋ ਹਜ਼ਾਰ ਬਾਈ ਵਿੱਚ ਦੇ ਖ਼ਰਚੇ ਲੱਭਦੇ ਹਨ live ਸਰਵੇਖਣ ਦੇ ਨਾਲ ਸਭ ਤੋਂ ਮਹਿੰਗੇ ਸ਼ਹਿਰ ਇਹ ਹਨ, ਭਾਰਤ ਦਾ ਸਭ ਤੋਂ ਮਹਿੰਗਾ ਸ਼ਹਿਰ ਕਿਹੜਾ ਹੈ? ਮੁੰਬਈ ਭਾਰਤ ਵਿੱਚ ਅਕਸਰ ਸੁਪਨਿਆਂ ਦਾ ਸ਼ਹਿਰ ਕਿਹਾ ਜਾਂਦਾ ਹੈ ਅਤੇ ਭਾਰਤ ਦੀ ਵਿੱਤੀ ਦੀ ਮੁੰਬਈ ਬਿਨਾਂ ਸ਼ੱਕ ਦੇਸ ਦਾ ਸਭ ਤੋਂ ਮਹਿੰਗਾ ਸ਼ਹਿਰ ਹੈ ਦੀ ਲਾਗਤ ਦੋ ਹਜ਼ਾਰ ਬਾਈ ਲਾਗਤ ਬੰਦਾ city ranking ਵਿੱਚ ਮੁੰਬਈ ਨੂੰ ਭਾਰਤ ਵਿੱਚ ਸਭ ਤੋਂ ਮਹਿੰਗਾ ਸ਼ਹਿਰ ਮੰਨਿਆ ਜਾਂਦਾ ਹੈ। Okay ਭਾਰਤ ਵਿੱਚ ਦੋ ਦਿਨਾਂ ਲਈ ਘੁੰਮਣ ਲਈ ਸਭ ਤੋਂ ਵਧੀਆ ਥਾਵਾਂ ਕਿਹੜੀਆਂ ਹਨ? ਭਾਰਤ ਵਿੱਚ ਘੁੰਮਣ ਲਈ ਦੋ ਜਿਹੜੇ ਸਭ ਤੋਂ ਵਧੀ~ ਵਧੀਆ ਥਾਵਾਂ ਇਹ ਹਨ, ਪੌਣਾ ਝੀਲ, ਲੋਨਾਵਲਾ, ਕੁੰਡਲੀਕਾ, ਕਮਸ਼ੇਰ, ਇਗਦਪੁਰੀ, ਪੋਲਾਡ, ਮਹਾਂਬਲੇਸ਼ਵਰ, ਪੂਨੇ,

ਅਹ ਯਾਤਰਾ ਦੀ ਯੋਜਨਾ ਕਿਵੇਂ ਬਣਾਈ ਗਈ। ਆਪਣੀ ਮੰਜ਼ਿਲ ਚੁਣੋ, ਆਪਣੀ ਯਾਤਰਾ ਦੀ ਮਿਆਦ ਨੂੰ ਦਰਜ਼ ਕਰੋ flight train ਜਾਂ ਬਸ ਦੀਆਂ ਟਿਕਟਾਂ ਅਤੇ ਰਿਹਾਇਸ book ਕਰੋ, ਰੋਜ਼ਾਨਾ ਦੀਆਂ ਗਤੀਵਿਧੀਆ ਅਤੇ ਰੂਟਾਂ ਦੀਆਂ ਯੋਜਨਾ ਬਣਾਓ। ਧਿਆਨ ਨਾਲ pack ਕਰੋ ਅਤੇ ਸਾਰੀ ਜ਼ਰੂਰਤ ਸਮਾਨਯੋਗ ਰਹੋ। Okay ਤੇ ਤੁਸੀਂ ਮੈਨੂੰ ਇਹ ਦੱਸੋ ਕਿ ਕਿਹੜਾ ਦੇਸ ਦੀ ਕਿਹੜੇ ਦੇਸ ਦੀ ਯਾਤਰਾ ਕਰਨ ਲਈ ਸਭ ਤੋਂ ਸਸਤਾ ਹੈ? ਕੰਬੋਡੀਆ ਦੱਖਣ ਪੁਰਖੀ ਦੇਸ ਜਾਂ ਯਾਤਰਾ ਕਰਨ ਲਈ ਇੱਕ ਬਦਨਾਮ ਸਸਤਾ ਖੇਤਰ ਹੈ, ਲਾਓਸ ਦੱਖਣ ਪੂਰਬੀ ਏਸੀਆ ਵਿੱਚ ਇੱਕ ਹੋਰ ਕਿਫ਼ਾਇਤੀ ਦੇਸ ਹੈ,

Okay ਕਿਹੜਾ ਰਾਜ ਯਾਤਰਾ ਕਰਨ ਲਈ ਸਭ ਤੋਂ ਸਸਤਾ ਹੈ? ਗੋਆ, ਕੰਨਿਆ ਕੁਮਾਰੀ ਰਿਸੀਕੇਸ਼, ਭਾਰਤ ਹੰਪੀ ਨੂੰ ਸਥਾਪਿਤ ਕਰਨ ਲਈ ਹੰਪੀ ਕਰਨਾਟਕਾ, ਪੋਂਡੀਚਰੀ ਨੂੰ ਸਥਾਪਿਤ ਕਰਨ ਲਈ ਪੋਂਡੀਚਰੀ ਨੂੰ ਸਥਾਪਿਤ ਕਰਨ ਲਈ, ਮੰਦਿਰ, ਜੈਸ਼ਲਮੇਰ ਨੂੰ ਸਥਾਪਿਤ ਕਰਨ ਲਈ ਕੇਰਲ, ਇਹ ਦੇਸ ਸਸਤੇ ਹਨ। Okay ਭਾਰਤੀਆਂ ਲਈ ਕਿਹੜਾ ਦੇਸ ਸਭ ਤੋਂ ਸਸਤਾ ਹੈ? ਭਾਰਤੀਆਂ ਲਈ ਸ੍ਰੀ ਲੰਕਾ ਦੁਆਰਾ ਦੋ ਹਜ਼ਾਰ ਵੀਹ ਵਿੱਚ ਘੁੰਮਣ ਲਈ ਚੋਟੀ ਦੇ ਦੇਸ ਦੇ ਨਾਮ ਨਾਲ ਦਿੱਤਾ ਗਿਆ ਹੈ, ਆਪਣੇ ਪੁਰਾਣੇ ਤੇ ਸ਼ਾਨਦਾਰ ਲਈ ਮਸ਼ਹੂਰ ਹੈ। ਭੂਟਾਨ, ਸੁੰਦਰ ਡਰੈਗਨ ਭਾਰਤ ਚੀਨ ਦੇ ਵਿਚਕਾਰ ਸਥਿਤ ਹੈੈ, ਨੇਪਾਲ ਫਿਲੀਪੀਨ, ਕੰਬੋਡੀਆ, ਇੰਡੋਨੇਸੀਆ, ਵੀਅਤਨਾਮ ਤੇ ਲਾਓਸ ਇਹ ਦੇਸ ਹਨ। Okay ਤੇ ਤੁਸੀਂ ਮੈਨੂੰ ਇਹ ਦੱਸੋ ਕਿ ਭਾਰਤ ਦਾ ਸਭ ਤੋਂ ਸਸਤਾ ਰਾਜ ਕਿਹੜਾ ਹੈ? ਇਸ ਸ਼ਹਿਰ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਯਾਤਰੀ ਕਿਫ਼ਾਇਤੀ ਰਿਹਾਇਸ ਦਾ ਵਿਕਲਪ ਚੁਣ ਸਕਦੇ ਹਨ, ਅਤੇ ਬਹੁਤ ਸਾਰਾ ਪੈਸਾ ਖ਼ਰਚ ਕੀਤੇ ਬਿਨਾਂ ਸ਼ਹਿਰ ਵਿੱਚ ਘੁੰਮ ਸਕਦੇ ਹਨ। ਇਹ ਸਾਬਿਤ ਕਰਦੇ ਹੋਏ ਪੱਛਮੀ ਬੰਗਾਲ ਭਾਰਤ ਦਾ ਸਭ ਤੋਂ ਸਸਤਾ ਰਾਜ ਹੈ।

ਆਪਣੇ ਪੈਸੇ ਨੂੰ ਹਮੇਸ਼ਾ carry on bag ਵਿੱਚ ਰੱਖੋ, ਜੇਕਰ ਤੁਹਾਡਾ ਪੈਸਾ check ਕੀਤੇ bag ਵਿੱਚ ਹੈ, ਉਹ bag ਗੁੰਮ ਚੋਰੀ ਜਾਂ ਖ਼ਰਾਬ ਹੋ ਜਾਂਦਾ ਹੈ। ਤੁਹਾਡੀ ਏਅਰਲਾਈਨ ਤੁਹਾਨੂੰ ਮੁਆਵਜ਼ਾ ਨਹੀਂ ਦੇਵੇਗੀ, ਅਤੇ ਤੁਹਾਡਾ ਪੈਸਾ ਹੋਰ ਕੀਮਤੀ ਚੀਜ਼ਾਂ ਨੂੰ ਜਨਤਕ ਦ੍ਰਿਸ਼ ਤੋਂ ਬਾਹਰ ਰੱਖੋ, ਸੁਰੱਖਿਆ ਤੋਂ ਲੰਗਣ ਸਮੇਂ ਆਪਣੇ ਸਮਾਨ ਅਤੇ ਸਮਾਨ ਤੇ ਨਜ਼ਰ ਰੱਖੋ। ਅੱਛਾ ਜੀ ਤੇ ਤੁਸੀਂ ਮੈਨੂੰ ਇਹ ਦੱਸੋ ਕਿ ਮੁਫ਼ਤ ਯਾਤਰਾ ਕਰਨਾ ਸੰਭਵ ਹੁੰਦਾ ਹੈ?

ਇਸਨੂੰ ਕਦੇ ਨਾ ਛੱਡੋ। ਠੀਕ ਹੈ ਜੀ, ਤੇ ਕੀ ਮੈਂ ਇਕੱਲਾ ਯਾਤਰਾ ਕਰ ਸਕਦਾ ਹਾਂ ਤੇ ਜੇ ਮੈਂ ਇਕੱਲੇ ਯਾਤਰਾ ਕਰਨੀ ਹੋਵੇ ਤਾਂ ਕਿਵੇਂ ਸ਼ੁਰੂ ਕਰਾਂ? ਆਪਣੀਆਂ ਸ਼ਕਤੀਆਂ ਨੂੰ ਜਾਣੋ, ਇਹ ਕਹਿਣ ਤੋਂ ਬਿਨਾਂ ਜਾਂਦਾ ਹੈ ਕਿ ਪੂਰਬ ਇਕੱਲੇ ਯਾਤਰਾ ਦੀਆਂ ਚਿੰਤਾਵਾਂ, ਇਸ ਗੱਲ ਤੇ ਨਿਰਭਰ ਕਰਦੀਆਂ ਹਨ ਕਿ ਤੁਸੀਂ ਆਪਣੀ ਯਾਤਰਾ ਤੋਂ ਕੀ ਚਾਹੁੰਦੇ ਹੋ, ਅਤੇ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ, ਆਪਣਾ ਕੰਮ ਕਾਰ ਲਗਪਗ ਸੌਣਾ, ਆਪਣੇ ਆਪ ਨੂੰ ਗਲੇ ਲਗਾਓ, ਬਸ ਨਾ ਕਹੋ, ਤਸ਼ਵੀਰਾਂ ਲਓ, ਵੱਡਾ ਜਾਓ ਖਾਓ, ਜ਼ਲਦੀ ਸ਼ੁਰੂਆਤ ਕਰੋ। Okay ਇੱਕ ਦਿਨ ਦੀ ਛੁੱਟੀ ਕੀ ਹੁੰਦੀ ਹੈ? ਇੱਕ ਦਿਨ ਦੀ ਯਾਤਰਾ ਇੱਕ ਛੋਟੀ ਛੁੱਟੀ ਹੈ, ਸਾਹਸ ਦਾ ਇੱਕ ਸਾਟ ਖ਼ੁਸ਼ੀ ਨਾਲ ਚੌਵੀ ਘੰਟਿਆਂ ਵਿੱਚ ਨਚੌੜਿਆ ਜਾਂਦਾ ਹੈ, ਇਹ ਕੰਮ ਤੋਂ ਬਾਅਦ ਤੁਹਾਡੇ hotel ਦੀ ਯਾਤਰਾ ਤੇ theater ਜਾਂ ਇਹ ਸ਼ਾਮਿਲ ਨੂੰ ਕ~ ਕਿਸ਼ਤੀ cruise ਤੇ ਬਿਤਾਓ ਅਤੇ ਅਗਲੇ ਦਿਨ ਕੁਛ ਸਹੀਵੀ ਖੋਜਾਂ ਨਾਲ ਭਰਿਆ ਜਾ ਸਕਦਾ ਹੈ। ਇੱਕ ਦਿਨ ਦੀ ਯਾਤਰਾ ਕੀ ਹੈ? ਇੱਕ ਦਿਨ ਦੀ ਯਾਤਰਾ ਇੱਕ ਸੈਰ ਸਪਾਟਾ ਸਥਾਨ ਜਾਂ ਸੈਲਾਨੀਆਂ ਦੇ ਆਕਰਸ਼ਣ ਤੋਂ ਸਵੇਰੇ ਕਿਸੇ ਵਿਅਕਤੀ ਦੇ ਘਰ hotel ਜਾਂ hostel ਤੱਕ ਦੀ ਯਾਤਰਾ ਹੈ। ਸ਼ਾਮ ਨੂੰ ਉਸੇ ਰਿਹਾਇਸ ਵਿੱਚ ਵਾਪਿਸ ਆਉਣਾ, ਇਹ ਇੱਕ ਦਿਨ ਦੀ ਯਾਤਰਾ ਹੈ। ਅਹ ਤਿੰਨ ਦਿਨ ਚੰਗੀ ਛੁੱਟੀ, ਤਿੰਨ ਦਿਨਾਂ ਦੀ ਛੁੱਟੀ ਕੀ ਚੰਗੀ ਛੁੱਟੀ ਹੁੰਦੀ ਹੈ? ਦੋ ਹਜ਼ਾਰ ਦਸ ਵਿੱਚ ਕੀਤੇ ਗਏ ਇੱਕ ਅਧਿਐਨ ਵਿੱਚ ਡੀਬਲੋਮ ਨੂੰ ਛੁੱਟੀਆਂ ਦੌਰਾਨ ਜਾਂ ਬਾਅਦ ਵਿੱਚ ਸਾਢੇ ਚਾਰ ਦਿਨਾਂ ਲਈ ਛੁੱਟੀਆਂ ਮਨਾਉਣ ਵਾਲਿਆਂ ਅਤੇ ਨਾ ਕਰਨ ਵਾਲਿਆਂ ਵਿੱਚ

Okay ਜੀ ਇਹ ਸਾਰੀ ਜਾਣਕਾਰੀ ਤੁਹਾਡੇ ਕੋਲੋਂ ਪ੍ਰਾਪਤ ਕਰਕੇ ਬਹੁਤ ਵਧੀਆ ਲੱਗਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਕਾਲਜਾਂ ਸਕੂਲਾਂ 'ਚ ਕਰਵਾਈ ਜਾਂਦੀ ਹੈ ਉਹਦੀ ਗੱਲ ਕਰਦੇ ਹਾਂ ਆਪਾਂ ਅੱਗੇ ਆ ਜਾਓ ਲਓ ਜੀ ਮੈਂ ਹੁਣ ਤੁਹਾਨੂੰ ਦੱਸਣ ਲੱਗਿਆ ਜੀ ਬਾਰਾਂਮਾਂਹ ਤੁਖਾਰੀ ਬਾਰੇ ਬਾਰਾਂਮਾਂਹ ਤੁਖਾਰੀ ਮੈਂ ਨਾਲ ਬੋਲ ਹੀ ਦਿੱਤਾ ਬਾਰਾਂ ਮਾਂਹ ਇਹ ਪੁਰਾਣਾ ਕਾਵਿ ਰੂਪ ਹੈ ਜੀ ਪੰਜਾਬ ਦਾ ਸਾਰੇ ਕਵੀ ਲਿਖ ਵੀ ਰਹੇ ਆ, ਗੁਰੂ ਨਾਨਕ ਦੇਵ ਜੀ ਨੇ ਬਾਰਾਂਮਾਂਹ ਲਿਖਿਆ ਕਿਸ ਰਾਗ ਵਿੱਚ ਲਿਖਿਆ ਤੁਖਾਰੀ ਰਾਗ ਵਿੱਚ note ਕਰ ਲਓ ਮੈਂ ਜਿਹੜੀ ਗੱਲ ਜਦੋਂ ਕਹਿਨਾ ਨਾ note ਕਰ ਲਓ it means note ਕਰ ਲਇਆ ਕਰੋ ਇਹ ਤੁਹਾਡਾ ਸਵਾਲ ਹੁੰਦਾ ਹੈ ਤਾਂ ਜਿਹੜੀ ਗੱਲ ਮੈਂ ਦੱਸਾਂਗਾ ਉਹ ਤੁਸੀਂ note ਕਰਨੀ ਸਵਾਲ ਜਿਹੜੀ ਮੈਂ ਵੈਸੇ ਤੁਹਾਨੂੰ ਜਾਣਕਾਰੀ ਲਈ ਦੱਸਦਾਂ ਉਹ ਉਹ ਭਾਵੇਂ ਨਾ ਕਰੋ ਪਰ ਆਹ ਸਵਾਲ ਹੈ ਤੁਹਾਡਾ ਰਾਗ ਤੁਖਾਰੀ ਪਾਉੜੀਆਂ ਗ਼ਲਤ ਹੈ ਜੀ ਵੀਹ ਨਹੀਂ ਸਤਾਰਾਂ ਸਤਾਰਾਂ ਪਾਉੜੀਆਂ ਸਤਾਰਾਂ ਪਾਉੜੀਆਂ ਨੇ ਗੁਰੂੂ ਸਾਹਿਬ ਜੀ ਦੇ ਬਾਰਾਂਮਾਂਹ ਤੁਖਰੀ ਦੀਆਂ ਸਤਾਰਾਂ ਪਾਉੜੀਆਂ ਬਾਰਾਂ ਮਹੀਨੇ ਸਤਾਰਾਂ ਪਾਉੜੀਆਂ ਤੇ ਬਾਰਾਂਮਾਂਹ ਬਾਰੇ ਦੱਸਦਾਂ ਪਹਿਲਾਂ ਮਹੀਨਾ ਹੁੰਦਾ ਜੀ ਚੇਤਰ ਦਾ, ਜਾਣੀਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਬਾਰਾਂਮਾਂਹ ਕਿੱਥੋਂ ਸ਼ੁਰੂ ਹੁੰਦਾ ਚੇਤਰ ਦੇ ਮਹੀਨੇ ਤੋਂ ਉਹਨਾਂ ਦੀ ਦੁੱਧ ਦੀ ਭਰੀ ਅਹ ਗੜਬੀ ਉੱਤੇ ਬੱਚਿਓ ਉਹ ਮੁਲਤਾਨ ਦੀ ਘਟਨਾ ਹੈ, ਉਹ ਮੈਂ ਤੁਹਾਨੂੰ ਦੱਸਦਾਂ ਮੁਲਤਾਨ ਦੀ ਘਟਨਾ ਸੁਣਾ ਦਿਨਾ ਜੇ ਤੁਸੀਂ ਕਹਿੰਦੇ ਹੋ, ਮੁਲਤਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਗਏ ਤੇ ਮੁਲਤਾਨ ਨਾ ਪੀਰਾਂ, ਸੰਤਾਂ, ਸਾਧਾਂ ਦਾ ਸ਼ਹਿਰ ਮੰਨਿਆ ਜਾਂਦਾ ਸੀ, ਭਾਈ ਮਰਦਾਨਾ ਸਾਹਿਬ ਜੀ ਨਾਲ ਸੀ ਜਦੋਂ ਉੱਥੋਂ ਗਏ ਗੁਲਾਬ ਦਾ ਫੁੱਲ ਨੀ ਸੀ ਚਮੇਲੀ ਦਾ ਸੀ ਜਦੋਂ ਗਏ ਤੇ ਉਹਨਾਂ ਨੇ ਨਾ ਅਹ ਗੁਰੂ ਸਾਹਿਬ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਦੁੱਧ ਪਾ ਕੇ ਇੱਕ ਪਿਆਲੇ ਵਿੱਚ ਕੋਲੇ ਵਿੱਚ ਗੁਰੂ ਸਾਹਿਬ ਵੱਲ ਭੇਜ ਦਿੱਤਾ ਤੇ ਕੋਲਾ ਨੱਕੋ ਨੱਕ ਭਰਿਆ, ਲਓ ਜੀ ਦੁੱਧ ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਤੁਹਾਡਾ ਤਾਂ ਤੁਹਾਡੀ ਤਾਂ ਬੜੀ ਗੱਲਬਾਤ ਹੈ ਜੀ, ਬੜਾ ਸਤਿਕਾਰ ਕਰਦੇ ਆ ਲੋਕ ਆਹ ਦੇਖੋ ਤੁਹਾਡੇ ਲਈ ਦੁੱਧ ਪਹੁੰਚਿਆ ਭਾਈ ਸਾਹਿਬ ਅਹ ਗੁਰੂ ਸਾਹਿਬ ਮੁਸਕਰਾ ਕੇ ਹੱਸ ਕੇ ਕਹਿੰਦੇ ਭਾਈ ਮਰਦਾਨਾ ਜੀ ਇਹ ਦੁੱਧ ਨਹੀਂ ਆ ਇਹ ਤਾਂ ਉਹਨਾਂ ਨੇ ਇੱਕ ਆਪਾਂ ਨੂੰ ਰਮਜ ਸੁੱਟੀ ਹੈ, ਤੇ ਉਹ ਆਪਾਂ ਨੂੰ ਪੁੱਛਣਾ ਚਾਹੁੰਦੇ ਵੀ ਜਿਹੜਾ ਨਵਾਂ ਸਾਧ ਆਇਆ ਨਵਾਂ ਸੰਤ ਆਇਆ ਇਹ ਕਿੰਨੇ ਕੁ ਦਊਗਾ, ਉਹਨਾਂ ਨੇ ਕਹਿੰਦੇ ਵੀ ਰਮਜ ਰਮਜ ਦਾ ਕੀ ਭਾਵ ਹੈ ਕਹਿੰਦੇ ਕੋਲੇ 'ਚ ਦੁੱਧ ਉਹਨਾਂ ਨੇ ਨੱਕੋ ਨੱਕ ਭਰਿਆ ਇਹ ਇਸ਼ਾਰਾ ਹੈ ਕਿ ਜਿਹੜਾ ਮੁਲਤਾਨ ਹੈ ਨਾ ਇਹ

ਕਹਿੰਦੇ ਫਿਰ ਅਸੀਂ ਇਹਨਾਂ ਨੂੰ ਦੱਸਣਾ ਵੀ ਅਸੀਂ ਤੁਹਾਡੇ ਤੋਂ ਥਾਂ ਲੈਣ ਨੀ ਆਏ, ਕੁਰਸੀ ਲੈਣ ਨੀ ਆਏ, ਕਬਜ਼ਾ ਕਰਨ ਨੀ ਆਏ, ਅਸੀਂ ਨਾ ਤੁਹਾਡੇ 'ਚ ਪਿਆਰ ਵੰਡਣ ਆਏ ਹਾਂ ਉਹ ਉਹਨਾਂ ਨੇ ਕਹਿੰਦੇ ਕਿੱਦਾਂ ਜਵਾਬ ਕਿੱਦਾਂ ਦੇਵਾਂਗੇ

ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ, ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਕਬਜ਼ਾ ਕਰਨ ਵਾਸਤੇ ਨਹੀਂ ਹੈ ਇਹ ਤਾਂ ਲੋਕਾਂ ਨੂੰ ਪਿਆਰ ਵੰਡਣ ਵਾਸਤੇ ਹੈ, ਲੋਕਾਂ ਨੂੰ ਆਪਣੇ ਬਣਾਉਣ ਵਾਸਤੇ ਹੈ ਇਹ ਹੈ ਗੁਰੂ ਸਾਹਿਬ ਜੀ ਦਾ ਉਪਦੇਸ਼। Sir ਜੀ class offline ਹਾਂ offline ਲੱਗੇਗੀ ਸਿੰਨੂ ਜੀ ਬਿਲੁਕੁਲ ਬਿਲਕੁਲ ਲੱਗੇਗੀ offline ਸਤਾਰਾਂ ਪਾਉੜੀਆਂ ਦੀ ਗੱਲ ਹੈ ਚੇਤਰ ਤੋਂ ਸ਼ੁਰੂ ਹੋ ਕੇ ਜੀ ਚੇਤਰ ਸਾਲ ਦਾ ਦੇਸੀ ਸਾਲ ਦਾ ਪਹਿਲਾ ਮਹੀਨਾ ਹੈ ਪਹਿਲਾ ਮਹੀਨਾ ਠੀਕ ਆ ਜੀ ਤੇ ਆਖਰੀ ਮਹੀਨਾ ਕਿਹੜਾ ਫਿਰ ਫੱਗਣ ਛੇ ਮਹੀਨੇ ਨੇ ਉਹ sorry ਛੇ ਰੁੱਤਾਂ ਨੇ ਬਾਰਾਂ ਮਹੀਨੇ ਨੇ ਬਾਰਾਂ ਮਹੀਨੇ ਤੇ ਛਿਆਂ ਰੁੱਤਾਂ ਨੂੰ ਦੋ ਦੋ ਮਹੀਨਿਆਂ 'ਚ ਵੰਡਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਏਦਾਂ ਹੀ ਵੰਡਿਆ ਹੋਇਆ ਏਦਾਂ ਹੀ ਵੰਡਿਆ ਹੋਇਆ ਹੈ ਠੀਕ ਹੈ ਆਪਾਂ ਬਾਰਾਂਮਾਂਹ ਬਾਰੇ ਮੈਂ ਦੁਬਾਰਾ ਬੋਲ ਦਿਨਾ ਬਾਰਾਂਮਾਂਹ ਤੁਖਾਰੀ ਰਾਗ ਹੈ ਜੀ ਜੇ ਤੁਹਾਨੂੰ ਪੁੱਛਣ ਤੁਹਾਡਾ ਸਵਾਲ ਹੈ ਪਾਉੜੀਆਂ ਪੁੱਛਣ ਸਤਾਰਾਂ ਲਾਉਣੀਆਂ ਜੀ, ਅੱਖਾਂ ਮੀਟ ਕੇ ਸਤਾਰਾਂਂ ਲਾ ਦਿਓ ਸਤਾਰਾਂ ਪਾਉੜੀਆਂ ਤੇ ਚੇਤਰ ਪਹਿਲਾ ਮਹੀਨਾ ਆਖ਼ਰੀ ਮਹੀਨਾ ਫੱਗਣ ਸਾਲ ਦਾ ਆਖਰੀ ਮਹੀਨਾ ਫੱਗਣ ਹੁੰਦਾ ਜੀ ਹੁਣ ਮੈਂ ਇੱਕ ਤੁਹਾਨੂੰ ਸਵਾਲ ਚਲੋ ਅੱਗੇ ਜਾ ਕੇ ਕਰਵਾਉਣਾ ਸੀ ਇੱਥੇ ਹੀ ਕਰਵਾ ਦਿਨਾ ਹੁਣ ਬਾਰਾਂਮਾਂਹ ਦੀ ਗੱਲ ਚੱਲੀ ਹੈ ਤੇ ਧਿਆਨ ਨਾਲ ਇਹ note ਕਰਨਾ ਤੁਸੀਂ ਤੁਹਾਨੂੰ ਇਹ ਸਵਾਲ ਪੁੱਛ ਸਕਦੇ ਆ, ਇੱਕ ਵਾਰ ਨਾ ਇਹ ਪਿੱਛੇ ਜਿਹੇ ਉਹ ਗਭਰੂਆਂ ਦਾ ਮੁਕਾਬਲਾ ਉਹਨਾਂ ਨੇ ਕਰਵਾਇਆ ਲੜਕੀਆਂ ਦਾ ਵੀ ਕਰਵਾਇਆ ਸਾਲ ਹੈਗਾ ਜੀ ਦੋ ਹਜ਼ਾਰ ਪੰਦਰਾਂ ਤੇ ਉੱਥੇ ਫਿਲਮੀ star ਆਏ ਉਹਨਾਂ ਨੇ ਇੱਕ ਸਵਾਲ ਪੁੱਛ ਲਿਆ ਪੰਜਾਬੀ ਸੀ ਮੁੰਡਾ ਉਹ ਅਹ ਸਵਾਲ ਕਰਨ ਵਾਲਾ ਜਾਣੀ ਉਹ ਜਿਹੜਾ star ਆਇਆ ਸੀ ਤੇ ਜਿਹੜਾ ਗੱਭਰੂ ਸੀ ਨਾ ਪੰਜਾਬ ਦਾ ਗੱਭਰੂ ਏਦਾਂ ਦਾ ਮੁਕਾਬਲਾ ਸੀ ਉਹਨਾਂ ਨੇ ਪਤਾ ਕਿਹੜਾ ਸਵਾਲ ਪੁੱਛਿਆ, ਉਹਨਾਂ ਨੇ ਦੋਸਤੋ ਸਵਾਲ ਪੁੱਛਿਆ ਮੈਂ ਤੁਹਾਨੂੰ ਦੱਸ, ਪੁੱਛਦਾਂ ਤੁਹਾਨੂੰ ਵੀ ਉਹੀ ਪੁੱਛਦਾਂ ਕਿ ਗੁਰੂ ਅਹ ਆਪਣਾ ਸੰਗਰਾਂਦ ਤੇ ਗੁਰਦੁਆਰਿਆਂ ਦੇ ਵਿੱਚ ਕਿਹੜੀ ਬਾਣੀ ਦਾ ਪਾਠ ਕੀਤਾ ਜਾਂਦਾ, ਤਾਂ ਉੱਥੇ ਨਾ ਉਹ ਡੋਰੇ ਬਣਾਏ ਸੀ ਮੁੰਡਿਆਂ ਨੇ gym ਲਾ ਲਾ ਕੇ ਸੋਹਣੀਆਂ ਸਿਹਤਾਂ ਸੀ ਖੁਰਾਕਾਂ ਖਾ ਖਾ ਕੇ ਤੇ engineer ਦੀ ਕੋਈ ਪੜ੍ਹਾਈ ਕਰਦਾ, ਕੋਈ science ਦੀ ਪੜ੍ਹਾਈ ਕਰਦਾ ਕੋਈ ਕਿੱਧਰੋਂ ਕਰਦਾ ਉਹ ਕਰਕੇ ਤੇ ਉੱਥੇ ਆ ਗਏ ਤੇ ਜਦੋਂ ਉਹਨਾਂ ਨੇ basic ਜਿਹਾ ਨੁਕਤਾ ਪੁੱਛਿਆ ਨਾ ਗੁਰਦੁਆਰੇ ਪਾਠ ਕਿਹੜੀ ਬਾਣੀ ਦਾ ਹੁੰਦਾ ਸੰਗਰਾਂਦ ਵਾਲੇ ਦਿਨ ਤੇ ਉਹ ਵੇਖਣ ਵੀ ਹੁਣ ਕਿਹੜੀ ਬਾਣੀ ਦਾ ਦੱਸੀਏ ਕਿਉਂਕਿ ਗੁਰਦੁਆਰਾ ਸਾਹਿਬ ਤਾਂ ਕਦੇ ਗਏ ਹੀ ਨੀ, ਨਾ ਜਾ ਕੇ ਕਦੇ ਬਾਣੀ ਸੁਣੀ ਤੇ ਜੇ ਗਏ ਤਾਂ ਵੱਧ ਤੋਂ ਵੱਧ ਕੜਾਹ ਪਰਸ਼ਾਦ ਸੱਕ ਕੇ ਵਾਪਸ ਆ ਗਏ, Sir ਤੁਹਾਡੀਆਂ ਪੁਰਾਣੀਆਂ ਕਲਾਸਾਂ ਯਾਦ ਆ ਗਈਆਂ ਮਾਸਟਰ ਕੇਡਰ ਵਿੱਚ ਕੀਤਾ ਸੀ ਹਾਂ ਬਿਲਕੁਲ ਜੀ ਯਾਦ ਹੋਣਾ ਚਾਹੀਦਾ ਤੁਹਾਨੂੰ ਜੇ ਯਾਦ ਆ ਗਿਆ ਤਾਂ ਬਹੁਤ ਵਧੀਆ, ਲਓ ਜੀ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਬਾਰਾਂਮਾਂਹ ਤੁਖਾਰੀ ਦਾ ਪਾਠ ਕੀਤਾ ਜਾਂਦਾ ਕਿ ਨਹੀਂ, ਨਹੀਂ ਕੀਤਾ ਜਾਂਦਾ ਉੱਥੇ ਕੀਤਾ ਜਾਂਦਾ ਬਾਰਾਂਮਾਂਹ ਮਾਝ ਦਾ ਬਾਰਾਂਮਾਂਹ ਮਾਝ ਦਾ ਹੁਣ ਇਹਦਾ ਰਾਗ ਮਾਝ ਹੈ ਰਾਗ ਹੈ ਮਾਝ ਇਹ ਜਿਹੜਾ ਬਾਰਾਂਮਾਂਹ ਹੈ ਇਹ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਤੇ ਇਹਦੀਆਂ ਪਾਉੜੀਆਂ ਜੇ ਪੁੱਛਣ ਤਾਂ ਚੋਦਾਂ ਨੇ ਇਹ ਚੋਦਾਂ ਪਾਉੜੀਆਂ ਨੇ ਇਹਦੀਆਂ ਲਓ ਜੀ ਬਾਰਾਂਮਾਂਹ ਮਾਝ ਰਾਗ ਗੁਰੂ ਅਰਜਨ ਦੇਵ ਜੀ ਦਾ ਲਿਖਿਆ ਹੋਇਆ ਇਹ ਹੈ ਸੰਗਰਾਂਦ ਜਾਂ ਮਹੀਨੇ ਵਾਲੇ ਦਿਨ ਇਹਦਾ ਪਾਠ ਹੁੰਦਾ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ, ਮਹੀਨੇ ਬਾਰੇ ਦਿਨ ਆਹ ਤੁਹਾਨੂੰ ਸਵਾਲ ਪੇਪਰ ਦੇ ਵਿੱਚ ਪੁੱਛ ਸਕਦੇ ਆ ਗੁਰੂ ਅਰਜਨ ਦੇਵ ਜੀ ਦੀ ਇਹ ਬਾਣੀ ਹੈ ਗਗਨ ਦੀਪ ਕੰਬੋਜ ਬਿਲਕੁਲ ਸਾਬਾਸ਼, ਰਾਗ ਮਾਝ ਗੁਰੂ ਅਰਜਨ ਦੇਵ ਜੀ ਦੀ ਬਾਣੀ ਲਓ ਜੀ note ਕਰ ਲਿਆ ਮੈਂ ਦੁਬਾਰਾ ਦੱਸ ਦਿਨਾ ਬਾਰਾਂਮਾਂਹ ਮਾਝ ਦਾ ਪਾਠ ਕੀਤਾ ਜਾਂਦਾ ਮਾਝ ਰਾਗ ਹੈ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਪਾਉੜੀਆਂ ਚੋਦਾਂ ਨੇ ਇਹ ਅੱਗੇ ਜਾ ਕੇ ਮੈਂ ਤੁਹਾਨੂੰ ਕਰਵਾਉਣਾ ਸੀ ਗੁਰੂ ਅਰਜਨ ਦੇਵ ਵਾਲੇ ਪ੍ਰਸੰਗ 'ਚ ਪਰ ਕਿਉਂਕਿ ਗੱਲ ਯਾਦ ਆ ਗਈ ਆਪਾਂ ਇੱਥੇ ਹੀ discuss ਕਰ ਲਿਆ ਅੱਗੇ ਆ ਜਾਓ ਜੀ ਨਵਾਂ ਸਵਾਲ ਮੈਂ ਤੁਹਾਨੂੰ ਪੁੱਛਦਾ ਬਾਬਾ ਜੀ ਦੀ ਇੱਕ ਬੜੀ ਸੰਸਾਰ ਪ੍ਰਸਿੱਧ ਬਾਣੀ ਆਰਤੀ ਆਰਤੀ ਦਾ ਰਾਗ ਦੱਸ ਆਰਤੀ ਦਾ ਰਾਗ ਦੱਸ ਦਿਓ ਆਰਤੀ ਕਿੱਥੇ ਉਚਾਰੀ ਸੀ ਹਾਂਜੀ repeat ਕਰਦਾਂ ਸਿੰਨੂ ਜੀ ਦੁਬਾਰਾ ਸੁਣੋ ਗੁਰਦੁਆਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਬਾਰਾਂਮਾਂਹ ਨੇ ਕਿੰਨੇ ਬਾਰਾਂਮਾਂਹ ਨੇ ਦੋ ਪਹਿਲਾ ਗੁਰੂ ਨਾਨਕ ਦੇਵ ਜੀ ਦਾ ਰਾਗ ਤੁਖਾਰੀ ਦੂਜਾ ਬਾਰਾਂਮਾਂਹ ਗੁਰੂ ਅਰਜਨ ਦੇਵ ਜੀ ਦਾ ਰਾਗ ਮਾਝ ਪਹਿਲੇ ਦੀਆਂ ਪਾਉੜੀਆਂ ਗੁਰੂ ਨਾਨਕ ਦੇਵ ਵਾਲੇ ਦੀਆਂ ਸਤਾਰਾਂ ਦੂਜੇ ਦੀਆਂ ਪਾਉੜੀਆਂ ਚੌਦਾਂ ਪੁੱਛਣ ਕਿ ਸੰਗਰਾਂਦ ਤੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਕਿਸ ਬਾਣੀ ਦਾ ਪਾਠ ਹੁੰਦਾ ਹੈ, ਬਾਰਾਂਮਾਂਹ ਤੁਖਾਰੀ ਦਾ ਕਿ ਮਾਝ ਦਾ ਤੁਸੀਂ ਮਾਝ ਦਾ ਲਾਉਣਾ ਜੀ। ਹਾਂਜੀ ਰਾਗ ਧਨਾਸਰੀ ਸਾਬਾਸ਼ ਬਹੁਤ ਸੋਹਣਾ। ਰਾਗ ਧਨਾਸਰੀ ਬਹੁਤ ਸੋਹਣਾ ਜਿਹਨਾਂ ਨੇ ਵੀ ਉੱਤਰ ਦਿੱਤਾ ਰਾਗ ਧਨਾਸਰੀ ਤੇ ਪਾਉੜੀਆਂ ਕਿੰਨੀਆਂ ਨੇ ਇੱਕ ਪਾਉੜੀਆਂ ਸਿਰਫ਼ ਇੱਕ

ਉੜੀਸਾ ਦੇ ਵਿੱਚ ਜਦੋਂ ਪੂਰਬ ਦੀ ਯਾਤਰਾ ਤੇ ਗੁਰੂ ਨਾਨਕ ਦੇਵ ਜੀ ਗਏ ਸੀ ਉੱਥੇ ਕਿਹਾ ਜੀ ਗਗਨ ਮਹਿ ਥਾਲ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨਲੋ ਪਵਣ ਚਵਰੋ ਕਰੇ ਸਗਲ ਬਨਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਭਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ, ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋ~ ਸਭ ਮਹਿ ਜੋਤਿ ਜੋਤਿ ਹੈ ਸੋਇ, ਜੋ ਅਹ ਤਿਸ ਦੇ ਤਿਸ ਭਾਵੇ ਤਾਂ ਅਹ ਚਾਨਣ ਹੋਇ, ਗੁਰ ਸਾਖੀ ਜੋਤਿ ਪਰਗਟੁ ਹੋਇ, ਜੋ ਤਿਸੁ ਭਾਵੈ ਸੁ ਆਰਤੀ ਹੋਇ, ਆਖਰੀ ਤੁੱਕਾਂ ਨੇ ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ, ਕ੍ਰਿਪਾ ਜਲੁ ਦੇਹਿ

ਪੁਰੀ ਜਗਨਨਾਥ ਦੇ ਵਿੱਚ ਜਗਨਨਾਥ ਦਾ ਮੰਦਿਰ ਹੈ ਸ੍ਰੀ ਕ੍ਰਿਸ਼ਨ ਜੀ ਦਾ ਉੜੀਸਾ ਦੇ ਵਿੱਚ, ਪੁਰੀ ਉਹਨਾਂ ਦੀ ਰਾਜਧਾਨੀ ਹੈ ਉੱਥੇ ਇਹ ਬਾਣੀ ਗੁਰੂ ਸਾਹਿਬ ਨੇ ਉਚਾਰਨ ਕੀਤੀ ਸੀ ਜੇ ਪੁੱਛਣ ਕਿਹਦੇ ਨਾਲ ਚਰਚਾ ਕਰਦਿਆਂ ਤੇ ਪੰਡਿਤਾਂ ਦੇ ਨਾਲ ਪੰਡਤ ਦੇ ਨਾਲ ਜਾਂਂ ਪੰਡਿਤਾਂ ਦੇ ਦਿਵਾਨਾਂ ਦੇ ਨਾਲ ਜਾਂ ਜਿਹੜਾ ਉੱਥੇ ਪੁਜਾਰੀ ਸੀ ਉਹਦੇ ਨਾਲ ਚਰਚਾ ਕਰਦਿਆਂ ਗੱਲ ਹੋਈ ਸੀ ਹਾਂਜੀ ਸਤਿੰਦਰ ਸਰਤਾਜ ਨੇ ਬਾਬਾ ਜੀ ਦੀ ਆਰਤੀ ਗਾਈ ਹੈ ਬਿਲਕੁਲ। ਹਾਂਜੀ ਕੀ repeat ਕਰਨਾ ਜੀ ਹਰਪ੍ਰੀਤ ਕੰਬੋਜ ਖੁੱਲ ਕੇ ਅਹ ਸਵਾਲ ਕਰਦਿਆ ਕਰੋ ਮੈਂ ਅਹ ਇੱਕ ਦੋ ਤੁਹਾਡੇ ਸਵਾਲ ਲੈ ਲਾ ਜੇ ਕਿਸੇ ਦਾ ਕੋਈ ਹੈਗਾ ਫਿਰ ਮੈਂ ਅਗਲਾ ਅਹ ਸ਼ੁਰੂ ਕਰਾਂਗਾ ਇੱਕ ਵਾਰੀ ਦੱਸ ਦਿਓ ਪੰਤਾਲੀ ਮਿੰਟ ਹੋ ਗਏ ਆਪਾਂ ਚੱਲਣਾ ਮੈਂ ਥੋੜ੍ਹਾ ਜਿਹਾ ਕੁਛ ਖਾ ਲਾ ਨਾਲ ਹਨਾ ਅੱਜ ਮੈਂ ਦੁਪਹਿਰੇ ਕੁਛ ਨੀ ਖਾਧਾ ਤੋ ਆ ਜਾਓ ਜੀ ਅੱਗੇ ਦੱਸੋ ਆਪਾਂ ਕੁਚੱਜੀ ਸੁਚੱਜੀ ਹੋਰ ਬਾਣੀਆਂ, ਆਲਾਣੀਆਂ, ਪੈਰੇ, ਸੋਧਰ ਕਈ ਗੱਲਾਂ ਕਰਨੀਆਂ ਨੇ। ਹਾਂਜੀ ਬਿਲਕੁਲ ਜੀ ਸਤਿੰਦਰ ਸਰਤਾਜ ਵਾਲੀ ਆਰਤੀ।